ਕਈ ਵਾਰੀ ਤਾਂ ਸਮਾਜਿਕ ਬੁਰਾਈਆਂ ਨੂੰ ਵੀ ਜਨਮ ਦਿੰਦੇ ਹਨ ਇਸ ਅੰਤ ਵਿਚ ਅਸੀਂ ਇਹੀ ਕਿਹਾ ਜਾ ਸਕਦਾ ਹੈ ਕਿ television ਤੋਂ ਜਿਨ੍ਹਾਂ ਹੋ ਸਕੇ ਦੂਰ ਹੀ ਰਹੋ

ਬੜੇ ਹੀ ਫਾਇਦੇਮੰਦ ਹੁੰਦੇ ਹਨ ਕਈ ਲੋਕ ਤਾਂ television ਦੀ ਸਹਾਇਤਾ ਨਾਲ ਹੀ ਨੌਕਰੀਆਂ ਉਤੇ ਲੱਗ ਗਏ ਹਨ ਤੇ television ਸਾਨੂ ਦੁਨੀਆ ਵਿਚ ਰੋਜਾਨਾ ਦੀਆਂ ਘਟਨਾਵਾਂ ਬਾਰੇ ਵੀ ਦੱਸਦੇ ਹਨ ਤੇ ਕਈ ਲੋਕਾਂ ਨੂੰ television ਰਾਹੀਂ ਨੌਕਰੀਆਂ ਵੀ ਮਿਲਿਆ ਹਨ ਤੇ ਇਸਦਾ ਇਕ ਫਾਇਦਾ ਵੀ ਹੋਰ ਵੀ ਹੈ ਇਸਤੇ ਪ੍ਰਸਾਰਿਤ ਖਬਰਾਂ ਅਸੀਂ ਸਾਰੀ ਛੇਤੀ ਛੇਤੀ ਪੂਰੇ ਸੰਸਾਰ ਵਿਚ ਫੈਲ ਜਾਂਦੀਆਂ ਹਨ ਇਹਨਾਂ ਦੇ ਲਾਭ ਹਨ ਤੇ ਇਹਨਾਂ ਦੀਆਂ

ਮਸ਼ਹੂਰੀ ਲਈ television ਸਭ ਤੋਂ ਵਧੀਆ ਸਾਧਣ ਹੈ television ਸਭ ਤੋਂ ਪਹਿਲਾ ਮਨੁੱਖ ਦੇ ਮਨੋਰੰਜਨ ਦਾ ਹੀ ਸਾਧਣ ਹੈ television ਤੇ ਦਿਖਾਇਆ ਜਾਣ ਵਾਲਿਆਂ ਹਰ ਚੀਜ਼ ਫ਼ਿਲਮਾਂ ਹੋਣ ਚਾਹੇ ਨਾਟਕ ਹੋਣ ਚਾਹੇ ਖਬਰਾਂ ਹੋਣ ਸਭ ਕੁਛ ਧਿਆਨ ਨਾਲ ਹੀ ਵੇਖਾ ਜਾ ਸਕਦਾ ਹੈ ਇਸ ਲਈ ਟੈਲੀਵਿਜ਼ਨ ਜਿਨ੍ਹਾਂ ਹੋ ਸਕੇ ਨਾ ਦੇਖ ਕਿਉ ਫੇਰ ਕਿਹਾ ਕਿ ਤੁਹਾਨੂੰ ਕਿਹਾ। ਤਾਂ ਉਸ ਟਾਈਮ ਬੜਾ ਦਿਮਾਗ ਖ਼ਰਾਬ ਹੋਇਆ ਤੇ ਮੈਂ ਉਸ ਦਿਨ ਹੀ ਸੋਚ ਲਿਆ ਕੇ ਅੱਜ ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰਦਿਆਂ। ਅੱਜ ਮੈਂ ਇਸ ਦੁਨੀਆਂ ਉਤੋਂ ਹਮੇਸ਼ਾ ਲਈ ਚਲਾ ਜਾਵਾਂਗਾ। ਬਹੁਤ ਹੀ ਵੱਡੀ ਗਲਤੀ ਹੋ ਚੁਕੀ ਹੈ। ਪਹਿਲਾਂ ਮੈਂ ਪੈਸੇ ਆਪਣੀ ਸਿਸਟਰ ਕੋਲੋਂ ਲਏ। ਦੂਜੇ ਜਿਹੜੇ ਪੈਸੇ ਜਿਹੜਾ ਮੈਂ ਆਪਣਾ ਲੈਪਟਾਪ ਵੇਚਿਆ। ਜਿਹੜਾ ਕਿ ਮੇਰੇ ਮਾਂ ਬਾਪ ਨੇ ਬੜੀ ਹੀ ਮਿਹਨਤ ਨਾਲ ਲੈ ਕੇ ਦਿੱਤਾ ਸੀ। ਤਾਂ ਮੈਂ ਸੋਚ ਲਿਆ ਕੇ ਸ਼ਇਦ ਅੱਜ ਮੇਰੀ ਜਿੰਦਗੀ ਖਤਮ ਹੈ। ਤਾਂ ਰੋਟੀ ਪਾਣੀ ਖਾਦਾਂ ਸ਼ਾਮ ਨੂੰ ਰਾਤ ਹੋ ਗਈ। ਮੈਂ ਸੌ ਗਿਆ। ਸੌਣ ਤੋਂ ਬਾਅਦ ਇਕਦਮ ਓਹੀ ਖ਼ਿਆਲ ਮੇਰੇ ਮਨ ਦੇ ਵਿੱਚ ਆ ਰਹੇ ਸੀ ਲਗਾਤਾਰ।

ਜਿੰਦਗੀ ਰਹੀ ਇਨਸਾਨ ਤਾਂ ਵੀਹ ਹਜ਼ਾਰ ਦੀ ਜਗ੍ਹਾ ਤੇ ਵੀਹ ਲੱਖ ਵੀ ਕਮਾ ਸਕਦਾ ਹੈ ਤਾਂ ਵੀਹ ਕਰੋੜ ਵੀ ਕਮਾ ਸਕਦਾ ਹੈ। ਤਾਂ ਉਹ ਚੀਜ਼ ਮੇਰੇ ਜਦੋਂ ਉਹ ਗੱਲ ਮੇਰੇ ਦਿਮਾਗ ਦੇ ਵਿਚ ਸਟ੍ਰਾਇਕ ਕੀਤੀ ਤਾਂ ਮੈਂ। ਸ਼ਾਇਦ ਥੋੜਾ ਪੋਸਿਟਿਵ ਫੀਲ ਕੀਤਾ ਤੇ ਜੇਕਰ ਅੱਜ ਮੈਂ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ। ਤਾਂ ਮੇਰੀ ਜਿੰਦਗੀ ਖਤਮ ਹੈ ਉਸ ਤੋਂ ਬਾਅਦ ਮੇਰੇ ਮਾਂ ਬਾਪ ਦਾ ਕਿ ਹੋਏਗਾ। ਜਿਹੜੇ ਮੇਰੇ ਸਹਾਰੇ ਨੇ। ਜਿਨ੍ਹਾਂ ਨੂੰ ਇੱਕ ਉਮੀਦ ਹੈ ਕਿ ਸਾਡਾ ਬੱਚਾ । ਕਿ ਜਿੰਦਗੀ ਦੇ ਵਿਚ ਕੁਝ ਕਰੇਗਾ। ਓਹਨਾ ਨੇ ਮੈਨੂੰ ਇੰਨਾ ਪੜਾਇਆ ਲਿਖਾਇਆ ਕਿਸ ਲਈ। ਇਹ ਸੁਇਸਾਈਡ ਕਰਨ ਲਈ। ਤਾਂ ਉਸ ਟਾਈਮ ਮੈਂ ਉਸ ਚੀਜ਼ ਚੋਂ ਨਿਕਲਿਆ ਥੋੜਾ ਜਿਹਾ। ਮੈਂ ਪੋਸਿਟਿਵ ਸੋਚਿਆ। ਕਿ ਨਹੀਂ। ਜਿੰਦਗੀ ਚ ਕੁਝ ਕਰਨਾ ਹੈ। ਤਾਂ ਐਹੋ ਜਿਹਾ ਕੁਝ ਕਰਨਾ ਹੈ ਕਿ ਸਭ ਨਾਲੋਂ ਵੱਖਰਾ ਕਰਨਾ ਹੈ। ਤੇ ਮਾਂ ਬਾਪ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਭ ਨੂੰ ਮਾਣ ਹੋਵੇ। ਤਾਂ ਉਸ ਟਾਈਮ ਮੈਂ ਪੋਸਿਟਿਵ ਵੇ ਨਾਲ ਚਲਿਆ ਤਾਂ ਅਗਲੀ ਸੂਬਾ ਹੀ ਤਾਂ ਮੈਂ ਆਪਣੇ ਮਾਂ ਬਾਪ ਨੂੰ ਥੋੜਾ ਸਮਝਾਇਆ ਕਿ ਠੀਕ ਹੈ ਕੋਈ ਗੱਲ ਨਹੀਂ। ਅਹ ਮੇਰੇ ਤੋਂ ਗਲਤੀ ਹੋ ਗਈ। ਤਾਂ ਅੱਗੇ ਤੋਂ ਇਸ ਤਰਾਂ ਦੀ ਕੋਈ ਗਲਤੀ ਨਹੀਂ ਹੋਏਗੀ। ਤਾਂ ਮੈਂ ਅੱਗੇ ਜਿੰਦਗੀ ਚ ਕੁੱਝ ਕਰਨਾ ਚਾਹੁੰਦਾ ਹਾਂ। ਮੇਰੇ ਮਾਂ ਬਾਪ ਨੇ ਵੀ ਮੇਰਾ ਸਾਥ ਦਿੱਤਾ। ਓਹਨਾ ਨੇ ਕਿਹਾ ਕੋਈ ਗੱਲ ਨਹੀਂ। ਇਹੋ ਜਿਹੀ ਚੀਜ਼ਾਂ ਹੁੰਦੀਆਂ ਰਹਿੰਦੀਆਂ। ਜਿੰਦਗੀ ਖਤਮ ਨਹੀਂ ਕਰਨੀ। ਤੂੰ ਅੱਗੇ ਵੱਧ ਜਿੰਦਗੀ ਤੇ। ਉਸ ਟਾਈਮ ਕਿ ਸੀ ਕਿ ਜਿਹੜੇ ਜਦੋਂ ਮੈਂ ਦੋ ਹਜਾਰ ਸੋਲਾਂ ਪਾਸ ਕੀਤੀ ਸੀ ਬੀ ਟੇਕ ਦੀ ਉਸ ਟਾਈਮ ਮੇਰੀ ਸਿਸਟਰ ਦੀ ਮੈਰਿਜ ਕੁੱਝ ਟਾਈਮ ਪਹਿਲਾਂ ਮੈਰਿਜ ਸੀ ਮੇਰੀ ਸਿਸਟਰ ਦੀ। ਤਾਂ ਜਿਹੜੇ ਅਸੀਂ ਘਰ ਦੀ ਮੇਰੀ ਜਗਾਹ ਸੀ ਜੀ। ਜਿੱਥੇ ਅਸੀਂ ਰਹਿੰਦੇ ਸੀ ਜੀ। ਤਾਂ ਵਿਆਹ ਦੇ ਦੌਰਾਨ ਕਾਫੀ ਕਰਜ਼ਾ ਹੋ ਗਿਆ ਸੀ। ਕਾਫ਼ੀ ਲੋਕਾਂ ਤੋਂ ਪੈਸੇ ਫੜੇ ਸੀ। ਕੁੱਝ ਮੇਰੇ ਮਾਂ ਬਾਪ ਨੇ ਮੇਰੀ ਪੜਾਈ ਤੇ ਲਗਾਏ ਹੋਏ ਸੀਗੇ। ਤਾਂ ਕਾਫ਼ੀ ਕਰਜ਼ਾ ਕਾਫ਼ੀ ਸੀ। ਤਾਂ ਸਾਰੀ ਫੈਮਿਲੀ ਨੇ ਇਹ ਡਿਸਾਈਡ ਕੀਤਾ ਕਿ ਜਿਹੜੀ ਆਪਣੀ ਘਰ ਦੀ ਜਗਾਹ ਉਹ ਵੇਚ ਦਿੰਦੇ ਹਾਂ। ਕੋਈ ਨਹੀਂ ਜਿੰਦਗੀ ਰਹੀ ਤਾਂ ਅੱਗੇ ਹੋ ਬਣ ਜਾਊਗੀ। ਕਿਸਮਤ ਹੋਈ ਤਾਂ। ਤਾਂ ਉਸ ਟਾਈਮ ਵੀ ਕਾਫ਼ੀ ਦਰਦ ਹੋਇਆ ਸੀ ਕਿ ਮਾਂ ਬਾਪ ਜਿਨਾਂ ਨੇ ਘਰ ਵੇਚ ਕੇ ਮੇਰੀ ਪੜਾਈ ਪੂਰੀ ਕੀਤੀ। ਤਾਂ ਘਰ ਵੇਚ ਕੇ ਕੁੱਝ ਕਰਜ਼ਾ ਉਤਾਰਿਆ ਮੇਰੀ ਪੜਾਈ ਤੇ ਲਗਾਇਆ। ਤੇ ਇਹ ਚੀਜ਼ਾਂ ਮੇਰੇ ਦਿਮਾਗ ਦੇ ਵਿੱਚ ਹਮੇਸ਼ਾ ਚੱਲ ਦੀਆਂ ਰਹਿੰਦੀਆਂ। ਕਿ ਨਹੀਂ ਮਾਂ ਬਾਪ ਨੂੰ ਕੋਈ ਚੰਗੀ ਜਿੰਦਗੀ ਦੇਣੀ ਹੈ। ਓਹਨਾ ਦਾ ਨਾਮ ਰੋਸ਼ਨ ਕਰਨਾ ਹੈ। ਤਾਂ ਉਸ ਤੋਂ ਬਾਅਦ ਕਿ ਹੋਇਆ। ਕਿ ਜਦੋਂ।

ਤਾਂ ਆਈ ਟੀ ਦੇ ਵਿੱਚ ਥੋੜੀ ਜਿਹੀ ਇੰਟੈਲੀਜੇਂਸੀ ਜ਼ਰੂਰੀ ਹੁੰਦੀ ਹੈ। ਤਾਂ ਉਸ ਤੋਂ ਬਾਅਦ ਕੀ ਕੀਤਾ ਕਿ ਮੈਂ ਦਿੱਲੀ ਤੇ ਨੋਇਡਾ ਜਿਹੜੇ ਨ ਸੀ ਆਰ ਜਿਹੜਾ ਓਹਨਾ ਦੇ ਵਿੱਚ ਆ ਓਹਦੇ ਵਿੱਚ ਮੈਂ ਆਪਣਾ ਦਾਖਲਾ ਲੈ ਲਿਆ ਤੇ ਮੈਂ ਆਈ ਟੀ ਦੇ ਵਿੱਚ ਟ੍ਰੇਨਿਗ ਲੈਣੀ ਸ਼ੁਰੂ ਕਰ ਦਿੱਤੀ।

ਮੇਰੀ ਸੈਲਰੀ ਲੱਗੀ। ਪਰ ਉਹ ਅੱਠ ਹਜ਼ਾਰ ਵੀ ਮੇਰੇ ਲਈ ਬਹੁਤ ਮਾਇਨੇ ਰੱਖਦਾ ਸੀ। ਉਹ ਅੱਠ ਹਜ਼ਾਰ ਮੇਰੇ ਮਾਂ ਬਾਪ ਲਈ ਬਹੁਤ ਮਾਇਨੇ ਰੱਖਦਾ ਸੀ। ਜੱਦ ਮੈਂ ਆਪਣੇ ਮਾਂ ਬਾਪ ਨੂੰ ਦਸਿਆ ਕਿ ਇਸ ਤਰ੍ਹਾਂ ਕਰਕੇ ਮੇਰੀ ਆਈ ਟੀ ਕੰਪਨੀ ਦੇ ਵਿੱਚ। ਸੇਲੇਕਸ਼ਨ ਹੋ ਗਈ ਮੇਰੀ ਜਾਬ ਲੱਗ ਗਈ ਹੈ। ਤਾਂ ਮਾਂ ਬਾਪ ਬੜੇ ਖੁਸ਼ ਹੋਏ। ਮੈਂ ਓਹਨਾ ਨੂੰ ਸੈਲੇਰੀ ਵਗੈਰਾ ਵੀ ਦੱਸੀ ਉਹ ਇਸ ਲਈ ਨਹੀਂ ਸੋਚ ਰਹੇ ਸੀ ਕਿ ਸੈਲਰੀ ਅੱਠ ਹਜ਼ਾਰ ਹੈ ਜਾਂ ਦੱਸ ਹਜ਼ਾਰ। ਓਹਨਾ ਨੇ ਕਿਹਾ ਕੋਈ ਗੱਲ ਨਹੀਂ। ਤੈਨੂੰ ਮਿਲ ਗਈ ਸਾਡੇ ਲਈ ਇੰਨਾ ਬਹੁਤ ਹੈ। ਤੂੰ ਆਪਣੀ ਜਿੰਦਗੀ ਦੇ ਵਿੱਚ ਇੱਕ ਕਦਮ ਅੱਗੇ ਵੱਧ ਗਿਆ। ਤਾਂ ਜੌਬ ਸਟਾਰਟ ਹੋਈ। ਜੌਬ ਚਲਦੀ ਰਹੀ। ਤਾਂ ਉਹ ਅੱਠ ਹਜ਼ਾਰ ਰੁਪਏ ਦੇ ਵਿਚੋਂ ਮੈਂ। ਕੁੱਝ ਕੁ ਪੈਸੇ ਆਪਣੇ ਘਰ ਭੇਜ ਦਿੰਦਾ ਸੀ ਕਈ ਵਾਰ ਦੋ ਹਜ਼ਾਰ ਕਈ ਵਾਰ ਤਿੰਨ ਹਜ਼ਾਰ ਤੇ ਬਾਕੀ ਜਿਹੜੇ ਪੈਸੇ ਬੱਚਦੇ ਸੀ। ਓਹਦੇ ਨਾਲ ਜਿਹੜੀ ਆਪਣਾ ਮਹੀਨਾ ਜਿਹੜਾ ਔਖਾ ਸੌਖਾ ਕੱਢ ਲੈਂਦਾ ਸੀ। ਤਾਂ ਦੋ ਤਿੰਨ ਮਹੀਨੇ ਇਸ ਤਰ੍ਹਾਂ ਹੀ ਜੌਬ ਚਲਦੀ ਰਹੀ। ਤਾਂ।

ਮੈਂ ਉਸ ਦਿਨ ਤਾਂ ਮੈਂ ਰੂਮ ਵਿਚ ਆ ਕੇ ਉੱਚੀ ਉੱਚੀ ਰੌਣ ਲੱਗ ਗਿਆ ਆਪਣੇ ਰੂਮ ਮੇਟ ਦੇ ਸਾਹਮਣੇ। ਮੇਰਾ ਇਕ ਦੋਸਤ ਸੀ ਓਹਨਾ ਨੇ ਮੈਨੂੰ ਥੋੜਾ ਮੋਟੀਵੇਟ ਕੀਤਾ ਕਿ ਕੋਈ ਗੱਲ ਨਹੀਂ। ਤੂੰ ਅੱਗੇ ਵੱਧ। ਅੱਗੇ ਪੜਾਈ ਸ਼ੁਰੂ ਅੱਗੇ ਫੇਰ ਕਰ ਜੌਬ ਅੱਗੇ ਫੇਰ ਲੈ ਕੇ ਇੰਟਰਵਿਊ ਦੇ। ਤਾਂ ਉਸ ਟਾਈਮ ਮੈਂ ਫੇਰ ਥੋੜਾ ਪੋਸਿਟਿਵ ਫ਼ੀਲ ਕੀਤਾ। ਤੇ ਦੋ ਤਿੰਨ ਮਹੀਨੇ ਬਾਅਦ। ਮੈਂ ਖ਼ੂਬ ਮਿਹਨਤ ਕੀਤੀ। ਤਾਂ ਜਦੋਂ ਮੈਂ ਨੋਇਡਾ ਦਿੱਲੀ ਰਹਿ ਰਿਹਾ ਸੀ ਤਾਂ ਮੈਨੂੰ ਇਕ ਚੰਡੀਗੜ੍ਹ ਦੀ ਕੰਪਨੀ ਚੋਂ ਇਕ ਕਾਲ ਆਈ। ਕਿ ਇਸ ਤਰ੍ਹਾਂ ਕਰਕੇ ਏਥੇ ਸਾਡੇ ਕੋਲ ਵਾਕਾਂਸੀ ਹੈ। ਤੋਂ ਤੁਸੀਂ ਇੰਟਰਵਿਊ ਲਈ ਆ ਸਕਦੇ ਹੋ। ਤੋਂ ਮੈਂ ਕੁੱਝ ਦਿਨਾਂ ਬਾਅਦ ਹੀ ਇੰਟਰਵਿਊ ਦੇਣ ਲਈ ਚਲਾ ਗਿਆ। ਉਥੇ ਇੰਟਰਵਿਊ ਦਿੱਤੀ। ਕਾਫ਼ੀ ਕੰਪਨੀ ਚ ਇੰਟਰਵਿਊ ਦਿੱਤੀ। ਮੈਂ ਦੱਸ ਪੰਦਰਾਂ ਦਿਨ ਟਰਾਈ ਕਰਦਾ ਰਿਹਾ ਪੂਰਾ।

ਜਿੰਦਗੀ ਦੇ ਵਿੱਚ ਸਭ ਕੁੱਝ ਠੀਕ ਹੁੰਦਾ ਜਾ ਰਿਹਾ ਸੀ। ਫੇਰ ਬਾਰਾਂ ਹਜ਼ਾਰ ਤੋਂ ਬਾਅਦ ਮੈਨੂੰ ਅਗਲੀ ਕੰਪਨੀ ਚ ਜੌਬ ਮਿਲੀ। ਜਿਹੜੀ ਮੇਰੀ ਜ਼ੋਬ ਸੀ ਬਤੀਹ ਹਜ਼ਾਰ ਰੁਪਏ। ਤੇ ਜੌਬ ਚੰਗੀ ਚੱਲ ਰਹੀ ਸੀ ਸਭ ਕੁੱਝ ਵਧੀਆ ਚੱਲ ਰਹੀ ਸੀ। ਤੇ ਹੌਲ਼ੀ ਹੌਲ਼ੀ ਆਪਣੀ ਮਿਹਨਤ ਨਾਲ ਜਿਹੜਾ ਮੇਰੇ ਮਾਂ ਬਾਪ ਨੇ ਮੇਰੇ ਲਈ ਘਰ ਵੇਚਿਆ ਸੀ ਮੈਨੂੰ ਪੜਾਉਣ ਲਈ। ਇੱਕ ਰਾਜੇ ਦੇ ਤਿੰਨ ਪੁੱਤਰਾਂ ਵਿੱਚੋਂ, ਇੱਕ ਜਿਸਦਾ ਨਾਮ ਮੀਰਜ਼ਾਦਾ ਸੀ, ਅਜੇ ਕੁਆਰਾ ਸੀ ਤੇ ਉਸਦੀ ਭਰਜਾਈ ਨੇ ਉਸਨੂੰ ਆਪਣੀ ਭੈਣ ਨਾਲ ਵਿਆਹ ਕਰਨ ਲਈ ਨਾ ਮੰਨਦਾ ਵੇਖ ਕੇ ਤਾਨਾ ਮਾਰਿਆ ਕਿ ਉਹ ਦੇਖੇਗੀ ਜਦੋਂ ਉਹ ਕੋਈ ਸਬਜ਼ ਪਰੀ ਵਿਆਹ ਕੇ ਲਿਆਵੇਗਾ ਤੇ ਮੀਰਜ਼ਾਦੇ ਨੇ ਗੁੱਸੇ ਨਾਲ ਕਿਹਾ ਕਿ ਉਹ ਸਬਜ਼ ਪਰੀ ਹੀ ਵਿਆਹ ਕੇ ਲਿਆਵੇਗਾ ਤੇ ਮੀਰਜ਼ਾਦਾ ਘੋੜੇ ਉੱਤੇ ਚੜ ਕੇ ਸਬਜ਼ ਪਰੀ ਨੂੰ ਲੱਭਣ ਲਈ ਚੱਲ ਪਿਆ। ਜੰਗਲ ਵਿੱਚ ਜਦੋਂ ਆਰਾਮ ਕਰਨ ਲੱਗਾ ਤੇ ਇੱਕ ਵੱਡੇ ਸੱਪ ਨੇ ਉਸ ਉੱਤੇ ਹਮਲਾ ਕਰ ਦਿੱਤਾ। ਪਰ ਮੀਰਜ਼ਾਦੇ ਨੇ ਉਸਨੂੰ ਤਲਵਾਰ ਨਾਲ ਮਾਰ ਦਿੱਤਾ। ਉਹ ਸੱਪ ਉਸੇ ਦਰਖੱਤ ਉੱਤੇ ਰਹਿੰਦਾ ਸੀ ਤੇ ਹੰਸਣੀ ਦੇ ਬੱਚੋੇ ਖਾ ਜਾਂਦਾ ਹੁੰਦਾ ਸੀ ਤੇ ਉਨ੍ਹਾਂ ਮੀਰਜ਼ਾਦੇ ਦੇ ਉੱਪਕਾਰ ਦਾ ਬਦਲਾ ਚੁਕਾਉਣ ਲਈ ਕੋਈ ਮੱਦਦ ਪੁੱਛੀ ਤਾਂ ਉਸਨੇ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਆਪਣੀ ਇੱਛਾ ਹੰਸ ਤੇ ਹੰਸਣੀ ਨੂੰ ਦੱਸੀ।

ਤੇ ਉਸ ਤਲਾਅ ਤੇ ਨਹਾ ਰਹੀਆਂ ਪਰੀਆਂ ਹੀ ਉਸਨੂੰ ਸਬਜ਼ ਪਰੀ ਤੱਕ ਪਹੁੰਚਾ ਸਕਦੀਆਂ ਹਨ। ਉਹ ਮੰਨਣਗੀਆਂ ਤਾਂ ਜੇਕਰ ਉਹ ਕੰਢੇ ਉੱਪਰ ਪਏ ਉਨ੍ਹਾਂ ਦੇ ਖੰਭ ਚੁਰਾ ਲਵੇ ਤੇ ਫਿਰ ਹੁਣ ਉਹ ਉਨ੍ਹਾਂ ਨੂੰ ਸਬਜ਼ ਪਰੀ ਨਾਲ ਵਿਆਹ ਕਰਾਉਣ ਦੀ ਸ਼ਰਤ ਉੱਤੇ ਵਾਪਿਸ ਕਰੇ ਤਾਂ ਮੀਰਜ਼ਾਦੇ ਨੇ ਇਸੇ ਤਰ੍ਹਾਂ ਹੀ ਕੀਤਾ ਤੇ ਤਲਾਅ ਤੋਂ ਬਾਹਰ ਆ ਕੇ ਖੰਭ ਮੰਗਦੀਆਂ ਪਰੀਆਂ ਤੋਂ ਆਪਣੀ ਸ਼ਰਤ ਮੰਨਵਾ ਕੇ ਇੱਕ ਪਰੀ ਦੇ ਖੰਭ ਵਾਪਿਸ ਕਰ ਦਿੱਤੇ। ਉਹ ਪਰੀ ਸਬਜ਼ ਪਰੀ ਕੋਲ ਪਹੁੰਚੀ ਤਾਂ ਉਹ ਐਨੀ ਦੂਰ ਕਿਸੇ ਸੋਹਣੇ ਇੱਕ ਮਤਲਬ ਕਿਸੇ ਲੜਕੇ ਨੂੰ ਲੜਕੇ ਦੇ ਪਹੁੰਚਣ ਤੇ ਬਹੁਤ ਹੀ ਹੈਰਾਨ ਹੋਈ

ਤੇ ਹੰਸ ਉਹਨਾਂ ਨੂੰ ਲੇੈ ਕੇ ਉੱਡ ਨਹੀਂ ਸੀ ਸਕਦਾ ਤੇ ਤਿੰਨੇ ਇੱਕ ਬੇੜੀ ਵਿੱਚ ਸਵਾਰ ਹੋ ਕੇ ਸਮੁੰਦਰ ਰਾਹੀਂ ਮੀਰਜ਼ਾਦੇ ਦੇ ਦੇਸ਼ ਨੂੰ ਚੱਲ ਪਏ। ਪਰ ਰਸਤੇ ਵਿੱਚ ਆਏ ਭਿਆਨਕ ਤੂਫ਼ਾਨ ਵਿੱਚ ਬੇੜੀ ਦੇ ਡੁੱਬਣ ਕਾਰਨ ਤਿੰਨੇ ਵਿਛੜ ਗਏ। ਸਬਜ਼ ਪਰੀ ਇੱਕ ਸ਼ਹਿਰ ਵਿੱਚ ਜਾ ਪੁੱਜੀ ਤੇ ਮੀਰਜ਼ਾਦਾ ਦੂਜੇ ਸ਼ਹਿਰ ਵਿੱਚ ਇੱਕ-ਇੱਕ ਕੰਢੇ ਉੱਪਰ ਪੁੱਜੇ ਹੰਸ ਨੇ ਉਨ੍ਹਾਂ ਨੂੰ ਲੱਭਣ ਦਾ ਫੈਸਲਾ ਕੀਤਾ। ਫਿਰ ਲੋਕਾਂ ਰਾਹੀਂ ਸਬਜ਼ ਪਰੀ ਦੀ ਖੂਬਸੂਰਤੀ ਸੀ ਜਿਹੜੀ ਉਹ ਰਾਜੇ ਤੱਕ ਪੁੱਜੀ ਤੇ ਉਸਨੇ ਉਸਨੂੰ ਆਪਣੇ ਮਹਿਲਾਂ ਵਿੱਚ ਲਿਜਾ ਕੇ ਵਿਆਹ ਕਰਾਉਣ ਲਈ ਕਿਹਾ। ਪਰ ਉਸਨੇ ਉੱਤਰ ਦਿੱਤਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ l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 ਪੰਛੀਆਂ ਲਈ ਭਾਂਤ-ਭਾਂਤ ਦੇ ਚੋਗੇ ਖਿਲਾਰ ਦਿੱਤੇ ਤੇ ਨਾਲ ਹੀ ਹੰਸ ਦੇ ਖਾਣ ਲਈ ਸੁੱਚੇ ਮੋਤੀਆਂ ਦਾ ਢੇਰ ਲਾ ਦਿੱਤਾ। ਬਹੁਤ ਸਾਰੇ ਪੰਛੀ ਉੱਥੇ ਚੋਗ ਚੁੱਗਣ ਆਉਂਦੇ ਤੇ ਇੱਕ ਦਿਨ ਭੁੱਖਣ-ਭਾਣੇ ਉੱਡਦੇ ਹੰਸ ਨੂੰ ਪੰਛੀਆਂ ਤੋਂ ਉੱਪਰ ਉੱ ਅਹ ਸੁੱਚੇ ਮੋਤੀਆਂ ਦੀ ਚੋਗ ਦਾ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਿਆ। ਇਸੇ ਸਬਜ਼ ਪਰੀ ਨੇ ਉਸਨੂੰ ਦੇਖ ਕੇ ਪਛਾਣ ਲਿਆ ਤੇ ਦੋਵੇਂ ਮਿਲ ਕੇ ਬੜੇ ਖੁਸ਼ ਹੋਏ ਤੇ ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ ਤੇ ਉੱਧਰ ਭੁੱਖਣ-ਭਾਣਾ ਮੀਰਜ਼ਾਦਾ ਵੀ ਇੱਕ ਭਠਿਆਰਨ ਤੋਂ ਕੁੱਝ ਖਾਣ ਲਈ ਲੈ ਕੇ ਉਸਨੂੰ ਜੰਗਲ ਵਿੱਚੋਂ ਲੱਕੜਾਂ ਕੱਟ ਕੇ ਲਿਆ ਦਿੰਦਾ ਸੀ

ਤੇ ਆਪਣੇ ਸ਼ਹਿਰ ਕੋਲ ਪਹੁੰਚ ਕੇ ਮੀਰਜ਼ਾਦੇ ਨੇ ਹੰਸ ਨੂੰ ਵਿਦਾ ਕੀਤਾ ਤੇ ਨਾਲ ਹੀ ਮੀਰਜ਼ਾਦੇ ਨੇ ਆਪਣੇ ਬਾਪ ਨੂੰ ਸੁਨੇਹਾ ਭੇਜਿਆ ਕਿ ਉਹ ਸਬਜ਼ ਪਰੀ ਵਿਆਹ ਕੇ ਲਿਆਇਆ ਹੈ ਤੇ ਉਸਦੇ ਨਿਵਾਸ ਦਾ ਪ੍ਰਬੰਧ ਕੀਤਾ ਜਾਵੇ ਤੇ ਉਹ ਦੋਵੇਂ ਇੱਕ ਬਾਗ ਵਿੱਚ ਆਰਾਮ ਕਰਨ ਲੱਗੇ ਤੇ ਸਬਜ਼ ਪਰੀ ਨੂੰ ਪਿਆਸ ਲੱਗੀ ਤੇ ਉਹ ਖੂਹ ਉੱਤੇ ਪਾਣੀ ਪੀਣ ਗਈ। ਉੱਥੇ ਇੱਕ ਬੜੀ ਚਾਲਾਕ ਮਾਲਣ ਸੀ, ਜਦੋਂ ਉਸਨੂੰ ਸਬਜ਼ ਪਰੀ ਬਾਰੇ ਪਤਾ ਲੱਗਾ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ ਤਾਂ ਉਸਨੇ ਬੜੀ ਚਾਲਾਕੀ ਦੇ ਨਾਲ ਉਹਨੂੰ ਕਿਹਾ ਵੀ ਤੂੰ ਬੇਫਿਕਰ ਹੋ ਕੇ ਨਹਾ ਲੈ ਤੇ ਜਦੋਂ ਉਹ ਨਹਾਉਣ ਲੱਗੀ ਤਾਂ ਮਾਲਣ ਨੇ ਉਸਨੂੰ ਖੂਹ ਵਿੱਚ ਧੱਕਾ ਦੇ ਦਿੱਤਾ

ਤਾਂ ਉਸਨੇ ਕਿਹਾ ਕਿ ਉਸਨੂੰ ਇੱਕ ਸੱਪ ਨੇ ਡੰਗ ਮਾਰਿਆ ਹੈ ਜਿਸ ਨਾਲ ਉਸਦਾ ਰੰਗ ਕਾਲਾ ਹੋ ਗਿਆ ਹੈ। ਪਰ ਕੁੱਝ ਸਮੇਂ ਮਗਰੋਂ ਆਪੇ ਠੀਕ ਹੋ ਜਾਵੇਗਾ। ਤੇ ਮੀਰਜ਼ਾਦੇ ਦਾ ਪਿਤਾ ਵੀ ਜਿਹੜਾ ਸੀ ਉਹ ਵਾਜਿਆਂ-ਗਾਜਿਆਂ ਨਾਲ ਆਪਣੀ ਨੂੰਹ ਤੇ ਪੁੱਤਰ ਨੂੰ ਮਹਿਲਾਂ ਵਿੱਚ ਲੈ ਗਿਆ। ਸਾਰੇ ਨੂੰਹ ਦੇ ਕੱਪੜੇ ਦੇਖ ਕੇ ਤਾਂ ਵਾਹ-ਵਾਹ ਕਰਦੇ ਰਹੇ ਪਰ ਮੀਰਜ਼ਾਦਾ ਬੜਾ ਉਦਾਸ ਸੀ। ਕਿ ਉਸਨੂੰ ਸਬਜ਼ ਪਰੀ ਦਾ ਕੋਈ ਚਾਅ ਨਹੀਂ ਸੀ ਰਿਹਾ। ਇੱਕ ਦਿਨ ਮੀਰਜ਼ਾਦਾ ਖੂਹ ਦੇ ਨੇੜੇ ਘੁੰਮ ਰਿਹਾ ਸੀ, ਜਿੱਥੇ ਮਾਲਣ ਨੇ ਸਬਜ਼ ਪਰੀ ਨੂੰ ਧੱਕਾ ਦਿੱਤਾ ਸੀ। ਉੱਥੇ ਉਸਨੇ ਇੱਕ ਸੱਪ ਦੇਖਿਆ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

ਤੇ ਜਦੋਂ ਮਾਲਣ ਨੇ ਉਸ ਆਲੌਕਿਕ ਫੁੱਲ ਨੂੰ ਦੇਖਿਆ ਤਾਂ ਉਹ ਸਮਝ ਗਈ ਕਿ ਇਹ ਸਬਜ਼ ਪਰੀ ਦੀ ਹੀ ਕੋਈ ਚਾਲ ਹੈ ਤੇ ਉਹ ਸਿਰ ਫੜ ਕੇ ਬੈਠ ਗਈ ਤੇ ਉੱਚੀ-ਉੱਚੀ ਰੋਂਦੀ ਹੋਈ ਕਹਿਣ ਲੱਗੀ ਕਿ ਉਸਦੇ ਸਿ ਅਰ ਸਿਰ ਪੀੜ ਹੋਣ ਲੱਗ ਪਈ ਹੈ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

ਤੇ ਉਸਨੇ ਦੇਖਿਆ ਕਿ ਬਹੁਤ ਸਾਰੀਆਂ ਪਰੀਆਂ ਜਿਹੜੀਆਂ ਉਹ ਨੱਚ ਰਹੀਆਂ ਹਨ ਤੇ ਜਦੋਂ ਉਹ ਉੱਡਣ ਲੱਗੀਆਂ ਤਾਂ ਇੱਕ ਪਰੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ ਕਿ ਆਦਮ ਜਾਤ ਅਹ ਜਾਤ ਉੱਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਬੜੇ ਧੋਖੇਬਾਜ਼ ਹੁੰਦੇ ਆ। ਆਦਮਜਾਤ ਕਿਹਨੂੰ ਕਿਹਾ ਉਹਨੇ ਮੀਰਜ਼ਾਦੇ ਨੂੰ ਕਿਹਾ ਕਰਕੇ ਮੀਰਜ਼ਾਦੇ ਕੋਲ ਆ ਗਈ ਤੇ ਮੀਰਜ਼ਾਦੇ ਨੇ ਜਦੋਂ ਉਸਦੇ ਰੰਗ-ਰੂਪ ਵੱਲ ਵੇਖ ਕੇ ਪਰ ਰਸਤੇ ਵਿੱਚ ਆਏ ਭਿਆਨਕ ਤੂਫ਼ਾਨ ਵਿੱਚ ਬੇੜੀ ਦੇ ਡੁੱਬਣ ਕਾਰਨ ਤਿੰਨੇ ਵਿਛੜ ਗਏ। ਸਬਜ਼ ਪਰੀ ਇੱਕ ਸ਼ਹਿਰ ਵਿੱਚ ਜਾ ਪੁੱਜੀ ਤੇ ਮੀਰਜ਼ਾਦਾ ਦੂਜੇ ਸ਼ਹਿਰ ਵਿੱਚ ਇੱਕ-ਇੱਕ ਕੰਢੇ ਉੱਪਰ ਪੁੱਜੇ ਹੰਸ ਨੇ ਉਨ੍ਹਾਂ ਨੂੰ ਲੱਭਣ ਦਾ ਫੈਸਲਾ ਕੀਤਾ। ਫਿਰ ਲੋਕਾਂ ਰਾਹੀਂ ਸਬਜ਼ ਪਰੀ ਦੀ ਖੂਬਸੂਰਤੀ ਸੀ ਜਿਹੜੀ ਉਹ ਰਾਜੇ ਤੱਕ ਪੁੱਜੀ ਤੇ ਉਸਨੇ ਉਸਨੂੰ ਆਪਣੇ ਮਹਿਲਾਂ ਵਿੱਚ ਲਿਜਾ ਕੇ ਵਿਆਹ ਕਰਾਉਣ ਲਈ ਕਿਹਾ।

ਤੇ ਸਬਜ਼ ਪਰੀ ਤੇ ਮੀਰਜ਼ਾਦੇ ਤੇ ਹੰਸ ਨੂੰ ਲੱਭਣ ਲਈ ਆਪਣੀ ਮਹਿਲ ਦੀ ਛੱਤ ਉੱਤੇ ਪੰਛੀਆਂ ਲਈ ਭਾਂਤ-ਭਾਂਤ ਦੇ ਚੋਗੇ ਖਿਲਾਰ ਦਿੱਤੇ ਤੇ ਨਾਲ ਹੀ ਹੰਸ ਦੇ ਖਾਣ ਲਈ ਸੁੱਚੇ ਮੋਤੀਆਂ ਦਾ ਢੇਰ ਲਾ ਦਿੱਤਾ। ਬਹੁਤ ਸਾਰੇ ਪੰਛੀ ਉੱਥੇ ਚੋਗ ਚੁੱਗਣ ਆਉਂਦੇ ਤੇ ਇੱਕ ਦਿਨ ਭੁੱਖਣ-ਭਾਣੇ ਉੱਡਦੇ ਹੰਸ ਨੂੰ ਪੰਛੀਆਂ ਤੋਂ ਉੱਪਰ ਉੱ ਅਹ ਸੁੱਚੇ ਮੋਤੀਆਂ ਦੀ ਚੋਗ ਦਾ ਪਤਾ ਲੱਗਾ ਤਾਂ ਉਹ ਉੱਥੇ ਪਹੁੰਚ ਗਿਆ। ਇਸੇ ਸਬਜ਼ ਪਰੀ ਨੇ ਉਸਨੂੰ ਦੇਖ ਕੇ ਪਛਾਣ ਲਿਆ ਤੇ ਦੋਵੇਂ ਮਿਲ ਕੇ ਬੜੇ ਖੁਸ਼ ਹੋਏ ਤੇ ਹੁਣ ਉਹ ਮੀਰਜ਼ਾਦੇ ਨੂੰ ਲੱਭਣਾ ਚਾਹੁੰਦੇ ਸਨ ਤੇ ਉੱਧਰ ਭੁੱਖਣ-ਭਾਣਾ ਮੀਰਜ਼ਾਦਾ ਵੀ ਇੱਕ ਭਠਿਆਰਨ ਤੋਂ ਕੁੱਝ ਖਾਣ ਲਈ ਲੈ ਕੇ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 ਕਿ ਉਹ ਸਬਜ਼ ਪਰੀ ਵਿਆਹ ਕੇ ਲਿਆਇਆ ਹੈ ਤੇ ਉਸਦੇ ਨਿਵਾਸ ਦਾ ਪ੍ਰਬੰਧ ਕੀਤਾ ਜਾਵੇ ਤੇ ਉਹ ਦੋਵੇਂ ਇੱਕ ਬਾਗ ਵਿੱਚ ਆਰਾਮ ਕਰਨ ਲੱਗੇ ਤੇ ਸਬਜ਼ ਪਰੀ ਨੂੰ ਪਿਆਸ ਲੱਗੀ ਤੇ ਉਹ ਖੂਹ ਉੱਤੇ ਪਾਣੀ ਪੀਣ ਗਈ। ਉੱਥੇ ਇੱਕ ਬੜੀ ਚਾਲਾਕ ਮਾਲਣ ਸੀ, ਜਦੋਂ ਉਸਨੂੰ ਸਬਜ਼ ਪਰੀ ਬਾਰੇ ਪਤਾ ਲੱਗਾ ਕਿ ਉਹ ਮੀਰਜ਼ਾਦੇ ਦੀ ਪਤਨੀ ਹੈ ਤਾਂ ਉਸਨੇ ਬੜੀ ਚਾਲਾਕੀ ਦੇ ਨਾਲ ਉਹਨੂੰ ਕਿਹਾ ਵੀ ਤੂੰ ਬੇਫਿਕਰ ਹੋ ਕੇ ਨਹਾ ਲੈ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 ਤੇ ਮੀਰਜ਼ਾਦੇ ਦਾ ਪਿਤਾ ਵੀ ਜਿਹੜਾ ਸੀ ਉਹ ਵਾਜਿਆਂ-ਗਾਜਿਆਂ ਨਾਲ ਆਪਣੀ ਨੂੰਹ ਤੇ ਪੁੱਤਰ ਨੂੰ ਮਹਿਲਾਂ ਵਿੱਚ ਲੈ ਗਿਆ। ਸਾਰੇ ਨੂੰਹ ਦੇ ਕੱਪੜੇ ਦੇਖ ਕੇ ਤਾਂ ਵਾਹ-ਵਾਹ ਕਰਦੇ ਰਹੇ ਪਰ ਮੀਰਜ਼ਾਦਾ ਬੜਾ ਉਦਾਸ ਸੀ। ਕਿ ਉਸਨੂੰ ਸਬਜ਼ ਪਰੀ ਦਾ ਕੋਈ ਚਾਅ ਨਹੀਂ ਸੀ ਰਿਹਾ। ਇੱਕ ਦਿਨ ਮੀਰਜ਼ਾਦਾ ਖੂਹ ਦੇ ਨੇੜੇ ਘੁੰਮ ਰਿਹਾ ਸੀ, ਜਿੱਥੇ ਮਾਲਣ ਨੇ ਸਬਜ਼ ਪਰੀ ਨੂੰ ਧੱਕਾ ਦਿੱਤਾ ਸੀ। ਉੱਥੇ ਉਸਨੇ ਇੱਕ ਸੱਪ ਦੇਖਿਆ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

ਤੇ ਜਦੋਂ ਮਾਲਣ ਨੇ ਉਸ ਆਲੌਕਿਕ ਫੁੱਲ ਨੂੰ ਦੇਖਿਆ ਤਾਂ ਉਹ ਸਮਝ ਗਈ ਕਿ ਇਹ ਸਬਜ਼ ਪਰੀ ਦੀ ਹੀ ਕੋਈ ਚਾਲ ਹੈ ਤੇ ਉਹ ਸਿਰ ਫੜ ਕੇ ਬੈਠ ਗਈ ਤੇ ਉੱਚੀ-ਉੱਚੀ ਰੋਂਦੀ ਹੋਈ ਕਹਿਣ ਲੱਗੀ ਕਿ ਉਸਦੇ ਸਿ ਅਰ ਸਿਰ ਪੀੜ ਹੋਣ ਲੱਗ ਪਈ ਹੈ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

ਜੇਡਾ ਭੀ ਮਨੁੱਖ ਪ੍ਰਗਤੀ ਦਾ ਹਾਮੀ ਹੈ ਉਸਨੂੰ ਲਾਜਮੀ ਤੋਰ ਤੇ ਪੁਰਾਣੇ ਵਿਸ਼ਵਾਸ ਦੀ ਹਰ ਗੱਲ ਦੀ ਆਲੋਚਨਾ ਕਰਨੀ ਪਏਗੀ ਏਦੇ ਵਿੱਚ ਅੰਦਵਿਸ਼ਵਾਸ ਪ੍ਰਗਟ ਕਰਨਾ ਪਵੇਗਾ ਤੇ ਇਹਦੇ ਹਰ ਪਹਿਲੂ ਨੂੰ ਵੰਗਾਰਨਾ ਪਵੇਗਾ ਪ੍ਰਚਲਿਤ ਵਿਸ਼ਵਾਸ ਦੀ ਕਲੀ ਕਲੀ ਗੱਲ ਦੀ

ਪਰ ਉਹਨਾਂ ਦਰੁਸਤ ਰਾਹ ਉਤਾਰਿਆ ਜਾ ਸਕਦਾ ਹੈ ਕਿਉਂਕਿ ਤਰਕਸ਼ੀਲਤਾ ਉਹ ਤਾ ਜਿੰਦਗੀ ਦੀ ਤਾਰੁਧਾਰਾ ਹੁੰਦੀ ਹੈ ਪਰ ਨਿਰਾ ਵਿਸ਼ਵਾਸ ਤੇ ਅੰਨਾ ਵਿਸ਼ਵਾਸ ਖ਼ਤਰਨਾਕ ਹੁੰਦਾ ਹੈ ਇਹ ਦਿਮਾਗ ਨੂੰ ਘੁੰਡ ਬਣਾਉਂਦਾ ਹੈ ਤੇ ਬੰਦੇ ਨੂੰ ਸਤਿਗਾਮੀ ਯਾਨੀ ਕਿ ਪਿਛਾਂ ਖਿਚੂ ਬਣਾ ਦਿੰਦਾ ਹੈ ਜੇਡਾ ਭੀ ਬੰਦਾ ਯਥਾਰਥ ਹੋਣ ਦਾ ਦਾਵਾ ਕਰਦਾ ਹੈ ਓਹਨੂੰ ਸਮੁਚੇ ਪੁਰਾਤਨ ਵਿਸ਼ਵਾਸ ਨੂੰ challenge ਕਰਨਾ ਪਵੇਗਾ ਜੇ ਇਹ ਵਿਸ਼ਵਾਸ

ਨਈ ਜਮੀਨ ਨੂੰ ਤਿਆਰ ਕਰਨਾ ਹੋਵੇਗਾ ਤੇ ਇਹ ਨਾਕਰਾਤਮਕ ਪੱਥਰ ਹੈ ਇਸਤੋਂ ਮਗਰੋਂ ਸਕਰਾਤਮਕ ਕੱਮ ਸ਼ੁਰੂ ਹੁੰਦਾ ਹੈ ਜਿਸ ਵਿੱਚ ਕਈ ਬਾਰ ਪੁਰਾਣੇ ਵਿਸ਼ਵਾਸ ਦੀ ਕੁਛ ਸਮਗਰੀ ਮੁੜ ਉਸਾਰੀ ਲਈ ਵਰਤੀ ਜਾ ਸਕਦੀ ਹੈ ਜਿਥੋਂ ਤਕ ਮੇਰਾ ਸਮਬੰਦ ਹੈ ਮੈਂ ਇਹ ਤਸਲੀਨ ਕਰਦਾ ਹਾਂ ਕਿ ਮੈਂ ਇਸ ਬਾਰੇ ਬਹੁਤ ਅਧਿਅਨ ਨਹੀਂ ਕਰ ਸਕਿਆ ਇਸ਼ਾਆਇ ਫਲਸਫੇ ਨੂੰ ਪੜਨ ਦੀ ਮੇਰੀ ਬੜੀ ਨਿਯਤ ਸੀ ਪਰ ਮੈਨੂੰ ਇਸਦਾ ਵਕਤ ਯਾ ਮੌਕਾ ਨਹੀਂ ਮਿਲਿਆ ਪਰ ਜਿਥੋਂ ਤਕ ਨਾਕਰਾਤਮਕ

ਤੁਹਾਡਾ ਕੁਦਰਤ ਵਿਚ ਯਕੀਨ ਹੈ ਤੇ ਸਮੁੱਚੀ ਤਰਕੀ ਦਾ ਨਿਸ਼ਾਨਾ ਮਨੁੱਖ ਦਾ ਕੁਦਰਤ ਉਤੇ ਆਪਣੇ ਸੇਵਾ ਵਾਸਤੇ ਗਲਵਾ ਪਾਉਣਾ ਹੈ ਏਦੇ ਪਿੱਛੇ ਕੋਈ ਸੁਚੇਤ ਚਾਲਕ ਸ਼ਕਤੀ ਨਹੀਂ ਹੈ ਇਹ ਹੋ ਸਾਡਾ ਫਲਸਫਾ ਹੈ ਨਾਕਰਾਤਮਕ ਪਖ ਤੋਂ ਅਸੀਂ ਅਜਤਕਾਂ ਤੋਂ ਕੁਛ ਸਵਾਲ ਪੁੱਛਦੇ ਹਾਂ ਪਹਿਲਾਂ ਸਵਾਲ ਤੁਹਾਡੇ ਵਿਸ਼ਵਾਸ ਨੂੰ ਪਾਰ ਜੇ ਕੋਈ ਸਰਵਸ਼ਕਤੀਮਾਨ ਸ੍ਰਵਵਯਾਪਕ ਤੇ ਸਰਵਗਿਆਨਤਾ ਰੱਬ ਹੈ ਤਾਂ ਦੁਨੀਆਂ ਯਾ ਧਰਤੀ ਨੂੰ ਜਿਸਨੇ ਸਾਜਿਆ ਹੈ ਮੈਨੂੰ ਇਹ ਦਸਣ ਦੀ ਮੇਹਰਬਾਨੀ ਕਰੋ ਕਿ ਉਸਨੇ ਧਰਤੀ ਸਾਜੀ ਹੀ ਕਿਊ ਉਹ ਧਰਤੀ ਜੋ ਦੁਖਾਂ ਆਫ਼ਤਾਂ ਅਣਗਿਣਤ ਆਨੰਦਾਂ ਦੁਖਾਂ ਸੁਖਾਂਤਾਂ ਨਾਲ ਭਰੀ ਪਈ ਹੈ ਜਿਥੇ ਇਕ ਭੀ ਜੀ ਪੂਰੀ ਤਰਹ ਸੁਖੀ ਨਹੀਂ ਹੈ। ਮੇਹਰਬਾਨੀ ਕਰਕੇ ਇਹ ਨਾ ਆਖੋ ਕਿ ਇਹ ਉਸਦਾ ਨੇਮ ਹੈ।

ਨੇ ਤੇ ਇਕੋ ਸਾੜਕੇ ਕੇ ਸਵਾਹ ਕੀਤਾ ਸੀ ਉਸਨੇ ਗਿਣਤੀ ਦੇ ਬੰਦੇ ਜਾਣੋ ਮਾਰੇ ਸਨ ਓਹਨੇ ਹੱਥੋਂ ਬਹੁਤ ਘਟ ਦੁਖਾਂਤ ਵਾਪਰੇ ਇਹ ਸਬ ਉਸਨੇ ਆਪਣੇ ਮਜੇ ਲਈ ਕੀਤਾ ਸੀ ਤੇ ਹੱਥ ਵਿੱਚ ਉਸਨੂੰ ਕੇਡੀ ਥਾਂ ਹਾਸਿਲ ਹੈ ਇਤਿਹਾਸਕਾਰ ਉਸਦਾ ਜਿਕਰ ਕੇਡੇ ਨਾਮਾਂ ਨਾਲ ਕਰਦੇ ਹੈ ਸਾਰੇ ਵਿਓਲੇ ਵਿਸ਼ੇਸ਼ਕ ਉਸਦੇ ਲਈ ਵਰਤੇ ਜਾਂਦੇ ਹਨ ਜਾਲਮ ਬੇਰਹਮ ਸ਼ੈਤਾਨ ਨੀਰੂ ਦੀ ਨਖੇਦੀ ਕਰਨ ਲਈ ਲਾਨਤਾਂ ਨਾਲ ਸਫ਼ਿਆਂ ਤੇ ਸਫ਼ੇ ਕਾਲੇ ਕੀਤੇ ਗਏ ਹਨ। ਇਕ ਚੰਗੇਜ ਖਾਨ ਨੇ ਮਜਾ ਲੈਣ ਲਈ ਕੁਛ ਹਜਾਰਾਂ ਲੋਕਾਂ ਦੀ ਜਾਨ ਲੈ ਲਈ ਸੀ ਤੇ ਅੱਜ ਅਸੀਂ ਉਸਦੇ ਨਾਮ ਤਕ ਨੂੰ ਨਫਰਤ ਕਰਦੇ ਹਾਂ ਤਾਂ ਫੇਰ ਤੁਸੀ ਦਸੋ ਆਪਣੇ ਸਰਵਸ਼ਕਤੀਮਾਨ ਅਨੰਤ ਨੀਰੋ ਨੂੰ ਕਿਵੇਂ ਵਾਜਿਬ ਠਹਰਾਯੋਗੇ ਜੋ ਹਜੇ ਭੀ ਹਰ ਘੜੀ ਹਰ ਪਲ ਅਣਗਿਣਤ ਕਤਲ ਕਰਿ ਜਾ ਰਿਹਾ ਹੈ ਤੁਸੀ ਉਸਦੀਆਂ ਕਰਤੂਤਾਂ ਦੀ ਸ਼ਮਾਯਤ ਕਿਵੇਂ ਕਰੋਗੇ ਜੇਡੀ ਪਲੋ ਪਲੀ ਚੰਗੇਜ ਦੀਆਂ ਕਰਤੂਤਾਂ ਨੂੰ ਭੀ ਮਾਤ ਪਾਈ ਜਾਂਦੀਆਂ ਹਨ ਮੈਂ ਪੁੱਛਦਾ ਹਾਂ ਕਿ ਉਸਨੇ ਇਸ ਇਹ ਦੁਨੀਆ ਬਣਾਈ ਹੀ ਕਿਓਂ ਦੁਨੀਆਂ ਜੇਡੀ ਸਚੀ ਮੁਚੀ ਦਾ ਨਰਕ ਹੈ ਅਨੰਤ ਤੇ ਤਲਕ ਬੇਚੈਨੀ ਦਾ ਘਰ ਹੈ ਸਰਵਸ਼ਕਤੀਮਾਨ ਨੇ ਮਨੁੱਖ ਕਿਊ ਸਾਜੇ ਜਦ ਕਿ ਉਸਦੇ ਕੋਲ ਮਨੁੱਖ ਨੂੰ ਸਾਜਨ ਦੀ ਤਾਕਤ ਸੀ ਇਹਨਾਂ ਸਾਰੀਆਂ ਗੱਲਾਂ ਦਾ ਥੋੜੇ ਕੋਲ ਕਿ ਜਵਾਬ ਹੈ ਤੁਸੀ ਇਹ ਆਖੋਗੇ ਕਿ ਅਗਲੇ ਜਨਮ ਵਿੱਚ ਮਾਸੂਮ ਪੀੜਤਾਂ ਨੂੰ ਨਿਬਾਦਨ ਲਈ ਅਤੇ ਕੁਕਰਮੀ ਨੂੰ ਸਜਾ ਦੇਣ ਲਈ ਉਸਨੇ ਇੰਝ ਕੀਤਾ ਅੱਛਾ ਤਾਂ ਫੇਰ ਤੁਸੀ ਉਸ ਬੰਦੇ ਨੂੰ ਕਿਵੇਂ ਹਕੀ ਠਹਿਰਾਯੋਗੇ ਜਦੋ ਥੋੜੇ ਸ਼ਰੀਰ ਨੂੰ ਇਸ ਬਾਤ ਤੇ ਜਖਮੀ ਕਰਦਾ ਹੈ ਕਿ ਮਗਰੋਂ ਬੜੇ ਪਿਆਰ ਨਾਲ ਟਕੋਰਾਂ ਕਰੇਗਾ legiator ਸੰਸਥਾ ਦੇ ਹਿਮਾਯਤਾਂ ਤੇ ਪਰਵੰਦਕਾਂ ਦਾ ਇਹੋ ਕਾਰਾ ਇਥੋਂ ਤਾਹੀ ਸਹੀ ਹੁੰਦਾ ਹੈ

ਕਯੋਂ ਏਦਾਂ ਕਰੇਗਾ ਇਸੇ ਲਈ ਮੈਂ ਪੁੱਛਦਾ ਹਾਂ ਕਿ ਸਚੇਤ ਸਰਵੋੱਚ ਸਤਾ ਨੇ ਇਹ ਦੁਨੀਆਂ ਤੇ ਮਨੁੱਖ ਕਯੋ ਸਾਜੀਆ ਮਜਾ ਲੈਣ ਲਈ ਫੇਰ ਉਦੇ ਵਿੱਚ ਤੇ ਨਿਰੋ ਵਿੱਚ ਫਰਕ ਹੀ ਕਿ ਹੈ ਮੁਸਲਮਾਨੋ ਤੇ ਇਸਾਇਓਂ ਹਿੰਦੂ ਦਰਸ਼ਨ ਲੋਕ ਤਾਂ ਹੋਰ ਭੀ ਹੋਏਗੀ ਮੈਂ ਤੁਹਾਡੇ ਕੋਲੋਂ ਉਪਰਲੇ ਸਵਾਲਾਂ ਦੇ ਜਵਾਬ ਪੁੱਛਦਾ ਹਾਂ ਪੁਰਵਲੇ ਜਨਮ ਵਿੱਚ ਥੋੜਾ ਯਕੀਨ ਨਹੀਂ ਹੈ ਤੁਸੀ ਹਿੰਦੂਆਂ ਵਾਂਗ ਦੇ ਪਹਿਲਾਂ ਕੀਤੇ ਮੰਦੇ ਕਰਮਾਂ ਵਲ ਨਹੀਂ ਵਰਤਦੇ ਮੈਂ ਤੁਹਾਡੇ ਤੋਂ ਪੁੱਛਦਾ ਹਾਂ ਕਿ ਸਰਵਸ਼ਕਤੀਮਾਨ ਇਹ ਦੁਨੀਆਂ ਸਾਡੇ ਲਈ ਛੇ ਦਿਨ ਦੀ ਮੇਹਨਤ ਕੀਤੀ ਉਸਨੇ ਕਯੋ ਕਿਹਾ ਕਿ ਇਹ ਸਬ ਅੱਛਾ ਹੈ ਉਸਨੂੰ ਅੱਜ ਹੀ ਸਦੋ ਉਸਨੂੰ ਪਿਛਲਾ ਇਤਿਹਾਸ ਦਿਖਾਓ ਉਸਨੂੰ ਮਜੂਦਾਂ ਹਾਲਾਤਾਂ ਵਾਰੇ ਜਾਨਣ ਦਿਓ ਫੇਰ ਦੇਖਾਂਗੇ ਕਿ ਉਹ ਕਿ ਕਹਿਣ ਦੀ ਜਰੂਰਤ ਕਰਦਾ ਹੈ ਕਿ ਸਬ ਅੱਛਾ ਹੈ ਜੇਲ ਖਾਣੀਆਂ ਦੀਆਂ ਕਾਲ ਕੋਠੜੀਆਂ ਤੋਂ ਗੰਦੀਆਂ ਬਸਤੀਆਂ ਤੇ ਝੌਂਪੜੀਆਂ ਵਿੱਚ ਭੁੱਖਮਰੀ ਦੇ ਹਾਲਾਤਾਂ ਵਿੱਚ ਮਰ ਰਹੇ ਬੇਬਦਗੀ ਨਾਲ ਆਪਣਾ ਲਹੂ ਪੀ ਲਾ ਰਹੇ ਲੁਟੀਂਦੇ ਮਜਦੂਰਾਂ ਨੂੰ ਦੇਖ ਕੇ ਇਨਸਾਨੀ ਤਾਕਤ ਦੀ ਬਰਬਾਦੀ ਜਿਸਨੂੰ ਦੇਖ ਕੇ ਤੇ ਅਨੰਤ ਸੁਧਾਰਨ ਬੁਧੀ ਵਾਲਾ ਵਿਅਕਤੀ ਭੀ ਡਰ ਨਾਲ ਕਮਬਨ ਲੱਗਜੇ ਤੇ ਲੋੜ ਬੰਧੁ ਤਪਾਦਨਾ ਨੂੰ ਵੰਡਣ ਦੀ ਥਾਂ ਵੱਧੋ ਪੈਦਾਵਾਰ ਸਮੁੰਦਰਾਂ ਚ ਸੁਟੀ ਜਾਂਦੀ ਦੇਖ ਕੇ ਇਨਸਾਨਾਂ ਦੀਆਂ ਹੱਡੀਆਂ ਨਾਲ ਚਿੜੀਆਂ ਨੀਹਾਂ ਉਤੇ ਉਤਰੇ ਬਾਦਸ਼ਾਹਾਂ ਦੇ ਮਹਲਾਂ ਨੂੰ ਦੇਖ ਕੇ ਉਹ ਰਤਾ ਆਖੇ ਤਾਂ ਸਹੀ ਕਿ ਸਬ ਅੱਛਾ ਹੈ ਕਿਓਂ ਤੇ ਕਿਸ ਕਰਨ ਇਹ ਮੇਰਾ ਸਵਾਲ ਹੈ ਤੁਸੀ ਚੁੱਪ ਠੀਕ ਹੋ ਮੈਂ ਆਪਣੀ ਗੱਲ ਨੂੰ ਅਗੇ ਤੋਰਦਾ ਹਾਂ ਤੁਸੀ ਹਿੰਦੂ ਇਹ ਆਖਦੇ ਹੋ ਕਿ ਅੱਜ ਜੇਡਾ ਭੀ ਦੁੱਖ ਚਲ ਰਿਹਾ ਹੈ ਉਹ ਪੁਰਵਲੇ ਜਨਮ ਦੇ ਮੰਦੇ ਕਰਮਾਂ ਕਰਕੇ ਹੈ ਤੇ ਇਕ ਤੁਸੀ ਇਹ ਭੀ ਕਹਿੰਦੇ ਹੋ ਕਿ ਜੇਡੇ ਅੱਜ ਲੋਕਾਂ ਨੂੰ ਦੁਬਾਰੇ ਹਨ ਪੁਰਵਲੇ ਜਨਮ ਵਿੱਚ ਥਰਮਾਤਮਾ ਲੋਕ ਸਨ ਇਸ ਕਰਕੇ ਉਹਨਾਂ ਦੇ ਹੱਥ ਚ ਤਾਕਤ ਹੈ ਮੈਂ ਮਨਦਾ ਹਾਂ ਥੋੜੇ ਬੜੇ ਬਡੇਰੇ ਬੜੇ ਸ਼ਾਸ਼ਤਰ ਲੋਗ ਸਨ ਉਹ ਇਸੇ ਚ ਲੱਭਣ ਵਿੱਚ ਲਗੇ ਰਹੇ ਜਿਹਨਾਂ ਨਾਲ ਤਾਕਤ ਤੇ ਅਵਿਸ਼ਵਾਸ ਨੂੰ ਖਤਮ ਕੀਤਾ ਜਾ ਸਕੇ ਪਰ ਆਪਾਂ ਦੇਖਦੇ ਹਾਂ ਕਿ ਇਸ ਦਲੀਲ ਵਿੱਚ ਕਿੰਨਾ ਕੁ ਬਜਨ ਹੈ

ਹੁਣ ਸਾਡੇ ਸਾਰੇ ਸਯਾਨਕ ਚਿੰਤਕ ਬਦਲੇ ਦੀ ਸਿਧਾਂਤ ਦੀ ਨਖੇਦੀ ਕਰਦੇ ਹਨ ਬਦਲੇ ਵਾਲੇ ਸਿਧਾਂਤ ਦੀ ਮੁਕਤਾ ਚੀਨੀ ਹੋ ਰਹੀ ਹੈ ਸੁਧਾਰਕ ਸਿਧਾਂਤ ਹੀ ਜਰੂਰੀ ਹੈ ਤੇ ਇਨਸਾਨੀ ਤਰੀਕਾ ਦਾ ਅਟੁੱਟ ਅੰਗ ਹੈ ਇਸ ਸਿਧਾਂਤ ਦਾ ਮਹਿਤਾਬ ਇਹ ਹੈ ਕਿ ਕਸੂਰਬਾਰ ਸਬ ਤੋਂ ਵਦ ਸਾਵਲ ਅਤੇ ਅਮੰਤ ਸੰਦੇ ਸ਼ਹਿਰ ਬਣਾਕੇ ਸਮਾਜ ਵਿੱਚ ਵਾਪਸ ਆ ਜਾਵੇ ਪਰ ਜੇ ਅਸੀਂ ਇਹ ਭੀ ਮਨ ਲਈਏ ਕਿ ਬੰਦਿਆਂ ਦੇ ਪਾਪ ਕੀਤੇ ਹੋਣਗੇ ਤਾਂ ਰੱਬ ਦੀ ਜੇਡੀ ਓਹਨੂੰ ਸਜਾ ਦੇਣੀ ਹੋਏਗੀ ਉਹ ਕੇਹੋਜੀ ਹੋਏਗੀ ਤੁਸੀ ਆਖਦੇ ਹੋ ਕਿ ਉਹ ਉਹਨਾਂ ਨੂੰ ਗਾਹ ਮਿਲੀ ਦਰਖਤ ਜੜੀ ਬੂਟੀ ਯਾ ਜਾਨਵਰ ਦੇ ਰੂਪ ਵਿਚ ਜਨਮ ਲੈਣ ਲਈ ਭੇਜਦਾ ਹੈ ਤੁਸੀ ਇਹਨਾਂ ਸਜਾਵਾਂ ਦੀ ਗਿਣਤੀ ਚੁਰਾਸੀ ਲੱਖ ਦਸਦੇ ਹੋ ਮੈਨੂੰ ਇਹ ਦਸੋ ਕਿ ਇਸਦਾ ਮਨੁੱਖ ਉਤੇ ਕੋਈ ਸੁਧਾਰਕ ਅਸਰ ਪੈਂਦਾ ਹੈ ਤੁਸੀ ਇਹੋਜੇ ਕੀਨੇ ਕੁ ਜਣਿਆਂ ਨੂੰ ਮਿਲੇ ਹੋ ਕਿ ਉਹ ਪਾਪ ਕਰਨ ਨਾਲ ਕਾਰਨ ਪਿਛਲੇ ਜਨਮ ਵਿੱਚ ਗਧੇ ਦੀ ਜੂਨ ਵਿੱਚ ਪਏ ਹੋਏ ਸਨ ਕੋਈ ਨਹੀਂ ਮਿਲਿਆ ਹੋਣਾ ਆਪਣੇ ਪੂਰਾਨ ਦੀ